ਫੇਰ ਬਣਦੀ ਸਾਲ ਡੇਢ ਸਾਲ ਚ ਕੋਠੀ ਕਿ ਨੀ ਬਣਦੀ ਓਥੇ?

ਆਹੋ ਤੇ ਫੇਰ ਮੈਨੂੰ ਏ ਫਿਕਰ ਹੋਣਾ ਕੇ ਚਲ ਯਾਰ ਸ਼ੇਹਰਦਾਰੀ ਚ ਰਹਿ ਰਹੇ ਹੈਂ ਹੈਨਾ ਕੋਈ ਗੱਲ ਨੀ ਓਥੇ ਕਿਹੜਾ ਕੋਈ ਲੜਾਈ ਝਗੜਾ ਕਰਨਾ ਓਥੇ ਲੋਕਾਂ ਕੋਲ time ਹੈਨੀ ਸਿਧਿ ਜਿਹੀ ਗੱਲ ਹੈ ਲੜ੍ਹਨ ਨੂੰ ਉਹ ਆਪਣੇ ਕਾਰੋਬਾਰ ਨਾਲ ਵਹਿੰਦੇ ਹੈਂ ਕੰਮਕਾਰ ਵਾਲੇ ਬੰਦੇ ਹੈ ਸਵੇਰੇ ਕੰਮ ਤੇ ਜਾਣਾ ਓਹਨਾ ਵਿਚਾਰਿਆਂ ਨੇ ਸ਼ਾਮਾਂ ਨੂੰ ਆਣਾ ਬੱਚਿਆਂ ਨੂੰ ਮਾੜਾ ਮੋਟਾ ਘੁਮਾ ਘੁੰਮੂ ਲਿਆ ਰੋਟੀ ਪਾਣੀ ਖਾਧਾ ਅਰਾਮ ਕੀਤਾ ਫੇਰ ਸਵੇਰ ਉੱਠੇ ਤਿਆਰ ਹੋਏ ਇਨ੍ਹਾਂ ਹੀ ਹੈ ਉਹਨਾਂ ਕੋਲ ਟਾਈਮ ਹੋਰ ਨੀ ਕਾਕਾ ਹੈਗਾ

ਉਹਨਾਂ ਦੀ ਜਿੰਦਗੀ

ਕੋਈ ਟੋਕਣ ਵਾਲਾ ਨਹੀਂ ਉਹ ਜਿਹੜੇ ਆਪਣੀ ਲਾਈਫ ਇੰਜੋਯ ਕਰਦੇ ਪੂਰੀ ਮਜ਼ੇ ਚ ਰਹਿੰਦੇ ਹੈਂ ਕੋਈ ਰੋਕਣ ਵਾਲਾ ਨਹੀਂ ਤੇ ਸਾਡੇ ਵਰਗੇ ਸਾਡੇ ਵਰਗੇ ਦੇਖ ਪੰਦਰਾਂ ਪੰਦਰਾਂ ਹਜ਼ਾਰ ਵੀਹ ਵੀਹ ਹਜ਼ਾਰ ਰੁਪਇਆ ਵੀ ਕਮਾਉਂਦੇ ਪੈਂਤੀ ਚਾਲੀ ਹਜ਼ਾਰ ਪੈਨਸ਼ਨ ਵੀ ਲੈ ਰਹੇ ਡੈਡੀ ਦੀ ਫੇਰ ਵੀ ਰੋਈ ਜਾਂਦੇ ਆਖਿਰ ਚਲਾ ਗਿਆ ਓਹ ਲੈ ਕੇ ਪਤਾ ਕਿੱਦਾਂ ਵਾ ਹੁਣ ਪੈਨਸ਼ਨ ਡੈਡੀ ਲੈਣ ਡਿਆ ਹੈਨਾ ਤੇ ਜੇ ਓਹੀ ਕਿਧਰੇ ਮੰਨ ਲੈ ਹੁਣ ਤੂੰ ਵੀ ਕਮਾਉਂਦੀ ਹੈ ਦੱਸ ਪੰਦਰਾਂ ਹਜ਼ਾਰ ਜੋ ਕਮਾਉਂਦੀ ਹੈ ਹੈਨਾ ਤੇ ਜੇ ਇੱਦਾਂ ਹੀ

ਪੰਦਰਾਂ ਹਜ਼ਾਰ ਕਮਾਵੇ ਤੇ ਅਹ ਦਸ ਪੰਦਰਾਂ ਹਜ਼ਾਰ ਉਹ ਕਮਾਵੇ ਦਸ ਪੰਦਰਾਂ ਤੂੰ ਤੀਹ ਏ ਹੋ ਗਿਆ ਡੈਡੀ ਦੀ ਵੀ ਕੋਈ ਵੀਹ ਹਜ਼ਾਰ ਪੈਨਸ਼ਨ ਆਉਂਦੀ ਹੋਣੀ ਹੈ ਹੈਂ

ਉਹ ਤੇ ਰਾਜਾ ਹੈ ਉਹ ਹੁਣ ਪਤਾ ਵਾ ਕੇ ਈਲੂ ਨੂੰ ਘਰ ਬਣਾਉਣ ਦੀ ਲੋੜ ਨਹੀਂ ਈਲੂ ਨੂੰ ਜੇ ਲੋੜ ਪਈ ਨਾ ਘਰ ਬਣਾਉਣ ਦੀ ਤਾਂ ਆਪਣੇ ਓਹਦੇ ਬੱਚਿਆਂ ਨੂੰ ਵੀ ਨੀ ਲੋੜ ਐਨਾ ਕੁ ਤਾਂ ਬਣਾ ਛੱਡਿਆ ਡੈਡੀ ਨੇ ਹਮ

ਆਪਣੀ ਹਿੰਮਤ ਤੋਂ ਵੱਧ ਤੇ ਇਹਨੂੰ ਕਿ ਖਰਚਾ ਵਾ ਇਹਨੂੰ ਤਾ ਇਹੋ ਹੀ ਹੈ ਨਾ ਕੇ ਆਪਣੇ ਨਿਆਣੇ ਪੜ੍ਹਾ ਲਏ ਤੇ ਆਪਣਾ ਰੋਟੀ ਪਾਣੀ ਦਾ ਕਰੀ ਜਾਏ ਹੈਨਾ ਰਿਸ਼ਤੇਦਾਰੀਆਂ ਦੇਖੀ ਜਾਏ

ਤੇ ਇਹਦੇ ਤੇ ਅਜੇ ਤਕ ਨੀ ਚਲ ਉਹ ਤੇ ਹੁਣ ਜੋ ਹੋਣਾ ਸੀ ਉਹ ਹੋ ਗਿਆ ਹੈਨਾ ਕਿ ਵੱਡਾ ਭਰਾ ਸਾਡਾ ਚਲਾ ਗਿਆ ਮੰਮੀ ਵੀ ਬਿਮਾਰ ਹੋ ਗਈ ਇਸ ਕਰਕੇ ਫੇਰ ਵੀ ਚਲ ਕੋਈ ਗੱਲ ਨੀ ਆਪੇ ਰੱਬ ਥੋੜਾ ਸਮਾਂ ਹੁੰਦਾ ਇੱਦਾਂ ਦਾ ਨਿਕਲ ਜਾਂਦਾ ਹੁੰਦਾ ਟਾਈਮ

ਓ ਪਰਮਾਤਮਾ ਕਿਸੇ ਦੇ ਨਾਲ ਮਾੜਾ ਨੀ ਕਰਦਾ

ਚਾਹੇ ਹੁਣ ਲਾਗੇ ਹੋਵੋ ਚਾਹੇ ਦੂਰ ਹੋਵੋ ਕੇ ਆਪਣਾ ਰਲ ਮਿਲਕੇ ਪਿਆਰ ਨਾਲ ਰਹੋ ਹੈਨਾ ਹੁਣ ਮਹਿੰਗਾਈ ਦਾ ਦੇਖਲੈ ਮਹਿੰਗਾਈ ਕਿੰਨੀ ਹੈ ਇੰਨੇ ਚ ਥੋੜੇ ਸਰਦਾ ਹੈ

ਤੇ ਜੇ ਮੰਨ ਲੈ ਜੇ ਇਥੇ ਆਪਣਾ ਚੰਡੀਗੜ੍ਹ ਮੈਂ ਕਮਾਉਣਾ ਹਾਂ ਪੰਜਾਹ ਹਜ਼ਾਰ ਰੁਪਇਆ ਤਾਂ ਪੰਜਾਹ ਦਾ ਪੰਜਾਹ ਹੀ ਖਰਚਿਆ ਜਾਂਦਾ ਹੈ ਬੱਚਦਾ ਨੀ ਕੱਖ ਬਚਦਾ ਕੀ ਨੀ

ਬੱਚਦਾ ਤੈਨੂੰ ਸੁਣ ਦੱਸ ਹਜ਼ਾਰ ਰੁਪਇਆ ਘਰ ਦਾ ਕਿਰਾਇਆ ਲਾ ਲੈ ਬਿਜਲੀ ਦਾ ਬਿੱਲ ਲਾ ਲੈ ਸਾਰਾ ਕੁਝ ਤਾ ਇਥੇ ਮੁੱਲ ਦਾ ਹੈ ਫ੍ਰੀ ਦਾ ਇਥੇ ਕਿਹੜਾ ਵਾ ਹੈਨਾ ਏ ਤਾ ਹੈ ਪਰ ਏ ਹੈ ਥੋੜੀ ਬਹੁਤੀ ਬਚਤ ਹੋਣੀ ਚਾਹੀਦੀ ਹੈ ਬੱਚਤ ਹੁੰਦੀ ਹੀ ਹੈ ਹੁਣ ਜਿਹੜੇ ਆ ਲੋਨ ਲੂਣ ਲਏ ਹੈ ਜਿਹੜੇ ਕਰਜ਼ੇ ਲਏ ਹੈਂ ਬੈਂਕਾਂ ਤੋਂ ਓਹਨਾ ਦੀ ਕਿਸ਼ਤਾਂ ਨੀ ਜਾਂਦੀਆਂ ਠੀਕ ਹੈ ਠੀਕ ਹੈ

ਚਲੋ ਕੋਈ ਨੀ ਪਰਮਾਤਮਾ ਤੁਹਾਡੇ ਵੀ ਦਿਨ ਸਵਾਰੇ ਸਾਡੇ ਵੀ ਸਵਾਰੇ ਹਰ ਮੁਸ਼ਕਿਲ ਤੋਂ ਕੱਢੇ ਏ ਪਰ ਆ ਜਿਹੜੇ ਸਮੇਂ ਦੇ ਵਿਚ ਜਿਹੜੇ ਜਿਹੜੇ ਲੋਗ ਆਏ ਹੈਨਾ ਜ਼ਿੰਦਗੀ ਦੇ ਵਿਚ ਜਿੰਨਾ ਨੇ ਆਪਣੇ ਆਪਣੇ ਰੰਗ ਵਿਖਾਏ ਹੈਂ ਏ ਨੀ ਓ ਭੁੱਲਣੇ ਪਰ ਉਹ ਤੇ ਹੈ ਉਹ ਸਾਰੀ ਉਮਰ ਸਾਰੇ ਪਲ ਹਰ ਅੱਖ ਝਪਕਦੇ ਅੱਖ ਖੋਲਦੇ ਵੇਲੇ ਤਕ ਯਾਦ ਆਉਣਗੇ ਕਿੰਨੇ ਓਹਦੇ ਨਾਲ ਕਿੱਦਾਂ ਵੀ ਕਿੱਦਾਂ ਵਰਤਿਆ ਕੌਣ ਸਾਡੇ ਨਾਲ ਕਿੱਦਾਂ ਵਰਤਿਆ ਬੋਲੀਏ ਚਾਹੇ ਨਾ ਬੋਲੀਏ ਮਤਲਬ ਦਿਲ ਦੀਆਂ ਜਿੱਦਾਂ ਕਹਿੰਦੇ ਹੈਂ ਤਖਤੀਆਂ ਤੇ ਲਿਖਿਆ ਗਿਆ ਹੈ ਕਿ ਇਸ ਬੰਦੇ ਨੇ ਸਾਡੇ ਨਾਲ ਇੱਦਾ ਕੀਤੀ ਹੈ

ਇੱਦਾਂ ਦਾ ਰੱਬ ਸਾਡੇ ਤੋਂ ਨਾ ਕਰਾਵੇ ਰੱਬ ਦਿਨ ਲਿਆਵੇ

ਹੈਂ ਅਸੀਂ ਓਹਨਾ ਲਈ ਓਦਾਂ ਦੇ ਹੀ

ਪਰ ਏ ਹੈ ਪਹਿਲਾਂ ਅੱਗੇ ਚਲ ਹੁਣ ਅੱਗੇ ਜਿੱਦਾਂ ਬਿਲਕੁਲ ਖੁੱਲੇ ਗਫੇ ਲਕੋਣੇ ਹਾਂ ਹੈਂ ਹੁਣ ਜਿਹੜਾ ਆਪਣਾ ਥੋੜਾ ਹਿਸਾਬ ਕਰ ਕੇ ਚਲਾਂਗੇ ਕਿ ਸਾਡਾ ਵੀ ਆਪਣਾ ਪਰਿਵਾਰ ਹੈਗਾ ਅਲਗ ਹੈਨਾ

ਠੀਕ ਕੇ ਨਹੀਂ ਹੁਣ ਅਸੀਂ ਆਪਣੇ ਪਰਿਵਾਰ ਨੂੰ ਵੇਖਣਾ ਪਹਿਲਾ ਆਪਣੇ ਪਰਿਵਾਰ ਨੂੰ ਰੱਖਣਾ ਵਾ ਪਹਿਲਾਂ ਜੱਸੀ ਹੈ ਐਡੀ ਆ ਫੇਰ ਹੋਰ ਕੋਈ ਹੋਰ ਬਾਅਦ ਦੀਆਂ ਬਾਅਦ ਚ ਗੱਲਾਂ

ਠੀਕ ਨੀ ਇੰਨਾ ਨਾਲ ਪਹਿਲੇ ਸਾਡਾ ਪਿਆਰ ਹੈ ਇੰਨਾ ਦੇ ਜਿਹੜੇ ਹੱਕ ਹੈ, ਪਹਿਲੇ ਇੰਨਾ ਨੂੰ ਮਿਲਨੇ ਚਾਹੀਦੇ ਹੈ ਦੂਜੇ ਤੀਜੇ ਲਈ ਅਸੀਂ ਬਾਅਦ ਚ ਸੋਚਾਂਗੇ ਕੇ ਕਿ ਕਰਨਾ ਕੁਝ ਕੇ ਨੀ ਕਰਨਾ ਏ ਤਾ ਹੈ ਜੋ ਹੱਕ ਇੰਨਾ ਦਾ ਉਹ ਇੰਨਾ ਨੂੰ ਮਿਲਣਾ ਹੋਰ ਦੂਏ ਤੀਏ ਨੂੰ ਕਿੱਦਾਂ ਮਿਲਜੇ ਠੀਕ ਹੈ ਇਕੋ ਇਕ ਤਾਂ ਹੈ ਸਾਡਾ ਸਾਡੇ ਕਿਹੜਾ ਪੰਦਰਾਂ ਸੋਲਾਂ ਹੈ ਠੀਕ ਨੀ ਚਲ ਕੋਈ ਨੀ ਮੈਂ ਕਰਦਾ ਫੇਰ ਤੈਨੂੰ ਠੀਕ ਹੈ ਚੰਗਾ

ਚੰਗਾ ਸਤ ਸ੍ਰੀ ਅਕਾਲ ਮੈਂ ਸੁੱਖੀ ਤੁਹਾਡੇ ਨਾਲ ਆਪਣੀ ਕਹਾਣੀ share ਕਰਨ ਲੱਗਿਆ। ਬੀਤੀ ਸਦਵੀ ਵਿਚ ਦਲਿਤ ਵਰਗ ਅਤੇ ਸਵਰਨ ਜ਼ਾਤਾਂ ਦੀਆਂ ਦੂਰੀਆਂ ਨੂੰ

ਜੀ ਇਸ ਗੱਲ ਵਿਚ ਪੱਕਾ ਵਿਸ਼ਵਾਸ ਰੱਖਦੇ ਸਨ ਕਿ ਸਮਾਜ ਵਿਚ ਸਾਰੀਆਂ ਬਰਾਬਰ ਥਾਂ ਮਿਲਣਾ ਚਾਹੁੰਦੀਆਂ ਹਨ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਭਾਰਤ ਦੀ ਦਲਿਤ ਵਰਗ ਦੇ

ਵਿਵਸਥਾ ਵਿਚ ਵਿਸ਼ਵਾਸ ਪ੍ਰਗਟ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਵਰਣ ਵਿਵਸਥਾ ਵਿਚ ਛੂਤ ਛਾਤ ਨੂੰ ਕੋਈ ਥਾਂ ਪ੍ਰਾਪਤ ਨਹੀਂ ਸੀ ਹੋ

ਇਨ੍ਹਾਂ ਸਾਰਾ ਆਮ ਜਨਤਾ ਵਿਚ ਬਲਾਉਣ ਦਾ ਫੈਸਲਾ ਕੀਤਾ। ਉਨੀ ਸੌ ਵੀਹ ਈਸਵੀ ਵਿਚ ਮਹਾਤਮਾ ਗਾਂਧੀ ਨੇ ਅੰਗਰੇਜਾਂ ਤੋਂ ਵਿਦਰੋਹ ਦਾ ਮਿਲਵਰਤਨ ਅੰਦੋਲਨ ਚਲਾਇਆ। ਇਸ ਅੰਦੋਲਨ ਵਿਚ ਕੁਝ ਕਰਮਚਾਰੀ ਸ਼ਾਮਲ ਕੀਤੇ ਗਏ ਸਨ। ਕਰਤਾਰ ਸਿੰਘ ਦੇ ਜਿਉਦਿਆਂ ਅਮਰੀਕ ਸਿੰਘ ਨੂੰ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ ਉਹ ਤਾਂ ਅੱਧੀ ਤਨਖਾਹ ਤੇ ਰੱਖ ਕੇ ਤਨਖਾਹ ਆਪਣੀ ਮਾਂ ਦੇ ਹੱਥ ਤੇ ਰੱਖ ਦਿੰਦਾ ਪਰ ਉਸਨੂੰ ਆਪਣੇ ਪਿਉ ਦੀ ਨਸ਼ਿਆਂ ਦੀ ਵਰਤੋਂ ਕਰਨਾ ਤੇ ਬਹੁਤ ਚਿੜ ਲੱਗਦੀ ਸੀ ਉਹਨਾਂ ਨੇ ਇਕ ਦੂਜੇ ਨਾਲ ਦਿਲ ਦੀ ਗੱਲ ਘੱਟ ਵੱਧ ਕੀਤੀ ਜਾਂਦੀ ਸੀ। ਪਰ ਪਿਉ ਦੇ ਮਰਨ ਤੋਂ ਬਾਅਦ ਅਮਰੀਕ ਸੋਚਦਾ ਸੀ ਕਿ ਕਾਸ਼ ਉਨ੍ਹਾਂ ਦੇ ਪਿਉ ਜਿਉਂਦਾ ਹੁੰਦੇ ਉਸ ਦਾ ਪਿਆਰ ਉਨ੍ਹਾਂ ਨੂੰ ਮਿਲ ਸਕਦਾ ਬਈ ਕਰਤਾਰ ਸਿੰਘ ਆਪਣੇ ਪਿਉ

ਪਿੰਡ ਦੀਆਂ ਟਾਹਣੀਆਂ ਵਿਚ ਫਿਰਨ ਤੋਂ ਰੋਕਦੀ ਰਹਿੰਦੀ ਪਰ ਉਹ ਕਿਸੇ ਦੀ ਪਰਵਾਹ ਨਹੀਂ ਸੀ ਗਿਓ ਕਰਦਾ। ਅਮਰੀਕ ਦਾ ਦਾਦਾ ਦੋ ਚਾਰ ਸਾਲ ਬਾਅਦ ਆਉਂਦਾ ਸੀ ਇਸ ਵਾਰ ਉਹ ਛੁੱਟੀ ਕੱਟ ਕੇ ਗਿਆ ਤਾਂ ਤੀਸਰੇ ਚੌਥੇ ਦਿਨ ਉਸ ਦੀ ਮੌਤ ਹੋ ਗਈ ਤੇ ਬਾਹਰੋਂ ਆਉਂਦਾ ਪੈਸਾ ਇਕਦਮ ਹੀ ਬੰਦ ਹੋ ਗਿਆ ਹੁਣ ਘਰਦੇ ਜਿੰਮੇਵਾਰੀਆਂ ਕਰਤਾਰ ਸਿੰਘ ਦੇ ਸਿਰ ਤੇ ਆ ਗਈਆਂ ਕਾਂਗਰਸ ਵਲੋਂ ਮੁਸਲਿਮ ਲੀਗ ਦੀ ਕਰਨ ਦੀ ਨੀਤੀ ਨੇ ਭੀ ਪਾਕਿਸਤਾਨ ਦੀ ਮੰਗ ਦਾ ਤਿਆਰ ਕੀਤਾ। ਤੁਹਾਨੂੰ ਪਤਾ ਸੀ ਇਹ story ਮੈਂ ਜਿਵੇਂ ਤੁਹਾਨੂੰ ਇਹ story ਉਹ ਦੱਸਣ ਲੱਗਾ ਤੁਸੀ ਧਿਆਨ ਨਾਲ ਸੁਨਣਾ। ਪਾਕਿਸਤਾਨ ਦੀ ਮੰਗ ਦਾ ਤਿਆਰ ਕੀਤਾ। ਸਪਸ਼ਟੀਕਰਨ ਦੀ ਇੱਛਾ ਵਿਚ ਕਾਂਗਰਸ ਨੇ ਪਹਿਲਾ ਕਦਮ ਉੱਨੀ ਸੌ ਅਹ ਸੌਲ੍ਹਾਂ ਈਸਵੀ ਵਿਚ ਲਖਨਊ ਸਮਝੌਤੇ ਵਿਚ ਝੁਕਿਆ। ਇਸ ਸਮਝੌਤੇ ਦੇ ਅਨੁਸਾਰ ਕਾਂਗਰਸ ਨੇ ਫਿਰ ਫਿਰਕੂ ਨੁਮਾਇੰਦਗੀ ਨੇ ਮਾਨਤਾ ਦੇ ਕੇ ਬਹੁਤ ਵੱਡੀ ਗਲਤੀ ਕੀਤੀ। ਇਸ ਤੋਂ ਬਾਅਦ ਤਾਂ ਕਾਂਗਰਸ ਨੇ ਕਦੀ ਵੀ ਮੁਸਲਿਮ ਫਿਰਕਾਪ੍ਰਸਤੀ ਦਾ ਡੱਟ ਕੇ ਵਿਦਰੋਹ ਨਹੀਂ ਕੀਤਾ। ਨਤੀਜੇ ਵਜੋਂ ਮੁਸਲਮਾਨਾਂ ਦੀ ਹਿੰਮਤ ਏਨੀ ਵੱਧ ਗਈ ਕਿ ਉਨ੍ਹਾਂ ਹੌਲੀ ਹੌਲੀ ਅਲੱਗ ਰਾਸ਼ਟਰ ਦੀ ਮੰਗ ਤੇ ਉਤਰ ਆਈ। ਇਸ ਦੌਰਾਨ ਖ਼ਤਰੇ ਵਿਚ ਉੱਨੀ ਸੌ ਸੈਂਤੀ ਈਸਵੀ ਦੀਆਂ ਚੋਣਾਂ ਵਿਚ ਕਾਂਗਰਸ ਕਈ ਰਾਜਾਂ ਵਿਚ ਆਪਣੇ ਮੰਤਰੀ ਮੰਡਲ ਬਣਾਉਣ ਵਿਚ ਸਫਲ ਰਹੀ ਜਦੋਂ ਕਿ ਮਸਲਿਮ ਲੀਗ ਨੂੰ ਪੂਰੀ ਤਰ੍ਹਾਂ ਅਸਫਲਤਾ ਦਾ ਮੂੰਹ ਦੇਖਣਾ ਪਿਆ ਸੀ। ਇਸ ਤੋਂ ਇਲਾਵਾ ਜਦੋਂ ਕੁਝ ਪ੍ਰਾਂਤਾਂ ਵਿਚ ਕਾਂਗਰਸ ਦੇ ਲੀਂਗ ਨਾਲ ਸਾਂਝਾ ਮੰਤਰੀ ਮੰਡਲ ਬਣਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਸਲਮਾਨ ਹੋਰ ਵੀ ਨਿਰਾਸ਼ ਹੋ ਗਏ ਉਹ ਸੋਚਣ ਲੱਗੇ ਕਿ ਹਿੰਦੂ ਮੁਸਲਮਾਨਾਂ ਨੂੰ ਆਪਣੇ ਅਧੀਨ ਰੱਖਣਾ ਚਾਹੁੰਦੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਇਹ ਨਾਅਰਾ ਲਾਇਆ ਕਿ ਇਸਲਾਮ ਖਤਰੇ ਵਿਚ ਹੈ ਅਤੇ ਇਸ ਨੂੰ ਖਤਰੇ ਤੋਂ ਬਚਾਓ ਹਰ ਮੁਸਲਮਾਨ ਦਾ ਕਰਤੱਵ ਹੈ ਇਨ੍ਹਾਂ ਨੇ ਇਸ ਗੱਲ ਦਾ ਵੀ ਪ੍ਰਚਾਰ ਕੀਤਾ ਕਿ ਹੁਣ ਇਸਲਾਮ ਦੀ ਰੱਖਿਆ ਦਾ ਇਕੋ ਇਕ ਸਾਧਨ ਹੈ ਕਾਂਗਰਸ ਦਾ ਮੁਸਲਿਮ ਲੋਕ ਸਮਰੱਥ ਅੰਦੋਲਨ ਕਾਂਗਰਸ ਵਰਕਰਾਂ ਨੇ ਉੱਨੀ ਸੌ ਸੈਂਤੀ ਈਸਵੀ ਦੀਆਂ ਚੋਣਾਂ ਦੇ ਵਿਚਕਾਰ ਅਤੇ ਫੇਰ ਉਸ ਦੇ ਬਾਅਦ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿਚ ਮੁਸਲਿਮ ਜਨਤਾ ਦਾ ਸੰਪਰਕ ਸਥਾਪਿਤ ਕੀਤਾ। ਪਰ ਫੇਰ ਵੀ ਕਰਤਾਰ ਸਿੰਘ ਬਣ ਠਣ ਕੇ ਰਹਿੰਦਾ। ਖੇਤੀ ਬੰਦੇ ਤੋਂ ਕਰਵਾਉਣ ਲੱਗ ਪਿਆ ਸੀਗਾ। ਉਹ ਪੱਠੇ ਲਿਆ ਛੱਡਦਾ ਤੇ ਤੇ ਬੈਠ ਛੱਡਦਾ ਸੀ। ਤਾਸ਼ ਖੇਡਦਾ ਰਹਿੰਦਾ ਸੀਗਾ। ਹੁਣ ਰਾਤ ਦੇਰ ਤੱਕ ਘਰ ਨਾ ਆਉਣਾ ਬਾਹਰ ਬੈਠਾ ਰਹਿਣਾ। ਅਮਰੀਕ ਦੀ ਦਾਦੀ ਰਾਤ ਨੂੰ ਕਰਤਾਰ ਸਿੰਘ ਨੂੰ ਔਖੀ ਹੁੰਦੀ ਰਾਤ ਦੇਰ ਤੱਕ ਘਰ ਨਾ ਬਿਲਕੁਲ ਵੀ ਨਹੀਂ ਸੀਗਾ ਆਉਂਦਾ ਉਹ। ਮਾਂ ਨੂੰ ਕਹਿੰਦੀ ਉਸ ਨੇ ਕਰਤਾਰ ਸਿੰਘ ਨੂੰ ਗਰਮ ਗਰਮ ਪ੍ਰਸ਼ਾਦੇ ਖਵਾ ਕੇ ਵਿਗੜਿਆ ਐ। ਇਕ ਦਿਨ ਰਾਤ ਨੂੰ ਕਰਤਾਰ ਸਿੰਘ ਅਮਰੀਕ ਦੀ ਮਾਂ ਨੂੰ ਕਪੜੇ ਧਾਉਣ ਵਾਲੀ ਥਾਪੀ ਨਾਲ ਕੁੱਟਿਆ ਸੀ ਉਸ ਨੇ ਕਰਤਾਰ ਸਿੰਘ ਨੂੰ ਸਿਰਫ ਇੰਨਾ ਹੀ ਕਿਹਾ। ਉਸ ਤੋਂ ਸੌ ਖਰਚ ਪਏ ਨੇ ਸ਼ਰਾਬਾ ਪੀਂਦਾ ਉਹ ਰਾਤ ਅਮਰੀਕ ਦੀ ਮਾਂ ਨੇ ਉਸਨੂੰ ਕਿਹਾ ਕਿ ਉਹ ਹਰੀਕੇ ਡੁੱਬ ਕੇ ਮਰ ਜਾਣਾ ਚਾਹੀਦਾ ਐਸੇ ਨੂੰ। ਜਿਸ ਦਿਨ ਉਹਦਾ ਅਮਰੀਕ ਦੀ ਭੂਆ ਨੂੰ ਉਸਦੀ ਕੁੜੀਆ ਦੇ ਵਿਆਹ ਦਾ ਖਤ ਆਇਆ ਸੀ। ਕਰਤਾਰ ਸਿੰਘ ਖਿਝਿਆ ਖਿਝਿਆ ਰਹਿੰਦਾ ਸੀ ਗਾ। ਪੈਸਿਆਂ ਲਈ ਉਸਨੇ ਸਾਹਾ ਤੋਂ ਪੁੱਛਿਆ ਸੀ ਤੇ ਉਹ ਬਹੁਤ ਜਿਆਦਾ ਵਿਆਹ ਵਿਚ ਮੰਗਦੇ ਸਨ । ਕਰਤਾਰ ਸਿੰਘ ਜਗੀਰ ਕੌਰ ਨੂੰ

ਕਰਤਾਰ ਸਿੰਘ ਦੀ ਸ਼ਰਾਬ ਪੀਣ ਸ਼ਰਾਬ ਪੀਣ ਦੀ ਆਦਤ ਵੱਧ ਗਈ ਸੀਗੀ ਫਿਰ ਉਹ ਅਫੀਮ ਵੀ ਖਾਣ ਲੱਗ ਗਿਆ ਸੀਗਾ ਨਸ਼ਾ ਉਹਦੇ ਹੱਡਾ ਵਿਚ ਰਚ ਗਿਆ ਸੀ। ਘਰ ਵਿਚ ਖਿੱਝ, ਗੁੱਸੇ ਤੇ ਤਣਾਓ ਦਾ ਮਾਹੌਲ ਬਹੁਤ ਬਣਿਆ ਹੋਇਆ ਸੀਗਾ ਹੁਣ ਪਿੰਡ ਵਿਚ ਜਿਹੜੇ ਕਰਤਾਰ ਸਿੰਘ ਦੀ ਪਹਿਲੀ ਬਣੀ ਹੋਈ ਥੋੜੀ ਬਹੁਤੀ ਇੱਜਤ ਸੀਗੀ ਉਹ ਵੀ ਨਹੀ ਰਹੀ ਸੀਗੀ ਉਸਦੇ ਨਸ਼ਿਆਂ ਦੇ ਕਾਰਨ। ਵੱਡੀ ਕੁੜੀ ਬੰਸੋ ਦਾ ਸਾਕ ਛੱਡ ਦਿੱਤਾ ਗਿਆ ਸੀਗਾ ਅਮਰੀਕ ਸਿੰਘ ਸੋਚ ਰਿਹਾ ਸੀ ਬਈ ਉਸਦਾ ਪਿਉ ਮਰ ਕੇ ਉਨ੍ਹਾਂ ਲਈ ਮੁਸੀਬਤ ਪਾ ਗਿਆ। ਇਮਾਰਤ ਹੇਠੋਂ ਜਿਵੇਂ ਕੋਈ ਵੱਡਾ ਥੰਮ ਜਾ ਖਿਸਕ ਗਿਆ ਹੋਵੇ ਉਵੇਂ ਬਹੁਤ ਉਨ੍ਹਾਂ ਨੂੰ ਲੱਗਿਆ ਧੱਕਾ ਭਰਾ ਦੀ ਜਿੰਮੇਵਾਰੀ ਬਹੁਤ ਵੱਧ ਗਈ ਸੀਗੀ। ਉਹ ਸੋਚਦਾ ਸੀ ਕਿ ਉਹ ਆਪ ਖੇਤੀ ਵੱਲ ਧਿਆਨ ਦੇਵੇਗਾ ਤਾਂ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ। ਹੁਣ ਉਹ ਆਪਣੀ ਤਨਖਾਹ ਵੀ ਆਪਣੇ ਹੱਥੀ ਵਰਤਿਆ ਕਰੇਗਾ। ਫਿਰ ਅਮਰੀਕ ਨੇ ਨੌਕਰੀ ਤੇ ਚਲੇ ਜਾਣਾ

ਵਿਚ ਪੱਠੇ ਵਿਚੋ ਚੁਣਨ ਲਈ ਕਿਹਾ। ਪਰ ਉਸਦੀ ਮਾਂ ਨੇ ਦੱਸਿਆ ਕਿ ਉਹ ਪੌਣੇ ਨਾਲ ਕਰਤਾਰ ਦੀ ਮੌਤ ਹੋ ਗਈ ਸੀਗੀ। ਕਰਤਾਰ ਸਿੰਘ ਭਾਵੇ ਹਮੇਸ਼ਾ ਲਈ ਇਸ ਦੁਨੀਆਂ ਛੱਡ ਕੇ ਜਾ ਚੁੱਕਾ ਸੀ ਪਰ ਪਰਿਵਾਰ ਵਾਲਿਆਂ ਨੂੰ ਲੱਗਦਾ ਸੀਗਾ ਜਿਵੇਂ ਉਹ ਘਰ ਦੇ ਅੰਗ ਸੰਗ ਹੀ ਰਿਹਾ ਤੁਸੀ ਮੇਰੀ ਕਹਾਣੀ ਨੂੰ ਅੱਗੇ ਜਰੂਰ ਸੁਣੋ। ਕਾਂਗਰਸ ਵਰਕਰਾਂ ਨੇ ਉਨੀ ਸੌ ਸੈਂਤੀ ਈਸਵੀ ਦੀਆਂ ਚੋਣਾਂ ਦੇ ਵਿਚਕਾਰ ਅਤੇ ਫਿਰ ਉਸਦੇ

ਫਿਰਕੂ ਨਹੀਂ। ਕਾਂਗਰਸ ਦੇ ਇਸ ਪ੍ਰਚਾਰ ਨੇ ਕਈ ਮੁਸਲਮਾਨਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਹ ਕਾਂਗਰਸ ਵੱਲ ਖਿੱਚੇ ਜਾਣ ਲੱਗੇ। ਪਰ

ਤਾਂ ਕਿ ਮੁਸਲਮਾਨ ਏਕਤਾ ਨੂੰ ਖਤਰੇ ਦਾ ਡਰ ਹੀ ਨਾ ਰਹੇ। ਰਾਸ਼ਟਰੀ ਰਾਜ ਦਾ ਨਿਰਮਾਣ। ਜਦੋਂ ਰਾਸ਼ਟਰੀ ਰਾਜ ਦਾ ਨਿਰਮਾਣ ਹੋਇਆ ਸੀ ਉਹ ਵੀਹਵੀਂ ਸਦਵੀ ਸੀ ਵਿਚ ਇਕ ਨਵਾਂ ਸਿਧਾਂਤ ਲੋਕਪ੍ਰਿਯ ਹੋਇਆ। ਇਕ ਰਾਸ਼ਟਰ ਰਾਜ ਸੀ। ਇਸ ਸਿਧਾਂਤ ਦੇ ਆਧਾਰ ਤੇ ਉਨੀ ਸੌ ਅਠੱਤੀ ਈਸਵੀ ਵਿਚ ਚੈਕਸਲੋਵਾਕੀਆ ਤੋਂ ਸੁਚੇਤਨ ਰਾਜ ਨੂੰ ਵੱਖ ਕਰਕੇ ਜਰਮਨੀ ਨਾਲ ਮਿਲਾ ਦਿੱਤਾ ਗਿਆ। ਇਸ ਸਿਧਾਂਤ ਤੇ ਉਨ੍ਹਾਂ ਭਾਰਤੀ ਮੁਸਲਮਾਨਾਂ ਦੀ ਵੱਡੀ ਪੱਧਰ ਤੇ ਅਸਰ ਆਇਆ ਜਿਹੜੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਦੋ ਵੱਖ ਰਾਸ਼ਟਰ ਮੰਗਦੇ ਸਨ ਨਤੀਜੇ ਵਜੋਂ ਉਨ੍ਹਾਂ ਨੇ ਮੁਸਲਮਾਨਾਂ ਦੇ ਵੱਖ ਰਾਜ ਪਾਕਿਸਤਾਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਡਾਕਟਰ ਮੁਹੰਮਦ ਇਕਬਾਲ ਨੇ ਇਕਬਾਲ ਨੇ ਲੀਗ ਦੇ ਇਲਾਹਾਬਾਦ ਵਿੱਚ ਪ੍ਰਧਾਨ ਦੇ ਅਹੁਦਿਆਂ ਭਾਸ਼ਣ ਦਿੰਦਿਆਂ ਕਿਹਾ ਕਿ ਮੁਸਲਮਾਨਾਂ ਦੇ ਲਈ ਪੰਜਾਬ ਸੀਮਾ ਪ੍ਰਾਪਤ ਪ੍ਰਦੇਸ਼ ਸਤ ਸ੍ਰੀ ਅਕਾਲ hello hello hello

ਪਿੰਡ ਮੂਸਾ।

ਜਾਣਦਾ ਮੂਸੇ ਨੂੰ ਤਾਂ। ਹਾਂ। ਮੂਸਾ ਜਾਣਦਾ, ਜਿੱਥੋਂ ਦਾ ਮੂਸੇ ਆਲਾ ਸੀ। ਹੂੰ। ਹੂੰ। ਜਿੱਥੋਂ ਮੂਸੇ ਆਲਾ ਸੀ।

ਉੱਥੋਂ ਈ ਬੋਲਦਾ। ਤੂੰ ਕਿੱਥੋਂ ਬੋਲਦਾ। ਕਿਹੜਾ ਪਿੰਡ ਆ ਵੀ। ਮੇਰਾ ਉਹ ਪਿੰਡ ਇਹ ਕਿਹੜੇ ਪਾਸੇਂ ਆ ਗਿਆ।

ਆਚਾਰ ਆਲੀਆਂ ਕੈਂਚੀਆਂ ਓਏ।

ਹੂੰ। ਸੋਡਾ ਪਿੰਡ ਤਾਂ ਹੁਣ ਟਿੱਬਿਆਂ ਚ ਆ ਗਿਆ। ਹਾਂ। ਹਾਂ। ਉਹ ਗਾਣਾ ਆਇਆ ਤਾਂ ਸੀ ਮੂਸੇ ਆਲੇ ਦਾ ਟਿੱਬਿਆਂ ਦਾ ਪੁੱਤ।

ਹੋਰ। ਕੀ ਕਰਦਾ ਵੀ ਅੱਜ-ਕੱਲ੍ਹ। ਇਹ ਸਾਰੇ ਵੇਹਲੇ ਹੁੰਦੇ ਆ। ਵਿਹਲਾ-ਵੁਹਲਾ ਕਿਵੇਂ। ਕਦੋਂ ਤੱਕ ਪੜ੍ਹਿਆ ਤੂੰ। ਕਿੰਨਾ ਪੜ੍ਹਿਆ। ਮੈਂ ਤਾਂ ਦਸ ਈਂ ਪੜ੍ਹਿਆ। ਦਸ ਕਿਉਂ ਪੜ੍ਹਿਆ? ਹੂੰ। ਬੱਸ ਉ ਈ।

ਘਰੇ ਕਰਕੇ। ਘਰੇ ਵਿਹਲੇ ਹੁੰਦੇ ਸੀਗੇ। ਮੈਂ ਕਿਹਾ ਚੱਲ ਸਕੂਲ ਨੀ ਗਏ, ਘਰੇ ਕੰਮ ਆਲਾ ਨੀ ਸੀ ਤਾਂ ਕਰਕੇ। ਅੱਛਾ, ਫਿਰ ਮੱਝਾਂ ਮੁਝਾਂ ਰੱਖੀਆਂ ਹੋਣੀਆਂ ਘਰੇ।

ਅੱਛਾ। ਹੂੰ। ਕਦੇਂ ਧਾਰਾ ਕੱਢ ਲਈਆਂ। ਕਦੇ ਕਿਧਰ ਲੈ ਗਏ। ਆਏ ਲੈ ਜਾਂਦੇ ਆ ਮੱਝਾਂ।

ਘਰੇ ਮੰਮੀ ਆ, ਡੈਡੀ ਆ, ਭਾਈ ਆ। ਭੈਣਾਂ-ਭੂਣਾਂ ਫਿਰ।

ਚਾਰ ਭੈਣਾਂ।

ਕਿੰਨਾ ਦਾ ਮੁੰਡਾ ਤੂੰ। ਮੈਂ ਆਪਣੇ ਕੌਣ-ਕੌਣ ਨੇ। ਆਪਣੇ ਵੀ ਬੱਸ, ਮੰਮੀ ਡੈਡੀ ਹੋ ਗਏ।

ਤੇ ਇੱਕ ਭੈਣ ਹੋ ਗਈ, ਤਿੰਨ ਭਾਈ।

ਦੋ ਜਵਾਕ ਜੇ ਨੇ, ਭਰਾ ਦੇ ਯਾਰ।

ਮੈਂ ਤਾਂ ਵਾਧੂ ਪੜ੍ਹਿਆ ਹੋਇਆ। ਅੱਛਾ। ਕੀ ਕਰਦੇ ਹੁੰਦੇ ਓ ਫਿਰ ਅੱਜ-ਕੱਲ੍ਹ।

ਅੱਛਾ। ਪੇਪਰ ਦੇਣ। ਪੇਪਰ ਆ ਪਟਵਾਰੀ ਦਾ ਪਰਸੋਂ ਨੂੰ। ਅੱਛਾ। ਚਲੋ ਵੀ ਹੋਰ ਆ। ਜਲੰਧਰ ਹੈਗਾ, ਓ ਨੀ ਹੈਗੀ ਆਪਣੀ ਲਵਲੀ ਯੂਨੀਵਰਸਿਟੀ।

ਉਥੇ ਹੋਏ। ਫੇਰ ਬਸ ਤੇ ਜਾਂਦੇ ਹੋਉਗੇ। ਬਸ ਤੇ ਜਾਵਾਂਗੇ। ਵਾਟ ਈ ਵਾਹਲੀ ਲੰਬੀ ਆ। ਹਾਂ। ਬਸ ਤੇ ਵਧੀਆ। ਮੋਟਰਸਾਈਕਲ ਤੇ ਤਾਂ ਵਾਹਲਾ time ਲੱਗੂ।

ਓਰੋ ਵਾਹਵਾ ਦੂਰ ਪੈ ਜਾਂਦਾ ਮੂਸੇ ਤੋਂ। ਹੋਰ ਕਾਫੀ time ਲਗੂਗਾ, ਜਾਣ ਨੂੰ। ਹੋਰ। ਰੋਟੀ ਤਾਂ ਨਾਲ ਲੈ ਕੇ ਜਾਂਦੇ ਹੋਓਗੇ। time ਈ ਚਾਰ-ਪੰਜ ਘੰਟੇ ਲੱਗ ਜਾਂਦੇ ਆ। ਰੋਟੀ ਤਾਂ ਲਜਾਉਣੀ ਪਓ। ਅੱਛਾ। ਸਹੇਲੀ ਵੀ ਜਾਉ ਨਾਲ। ਸੇਲੀ-ਸੁਲੀ ਕਿਹੜੀ। ਕੱਲੇ ਈ ਜਾਵਾਂਗੇ। ਅੱਛਾ। ਕੱਲੇ ਤਾਂ ਫਿਰ ਜੀਅ ਨੀ ਲੱਗਣਾ। ਜੀਅ ਲਾਉਣਾ ਪੈਂਦਾ ਫਿਰ।

ਜੀਅ ਲਾਉਣਾ ਪਊਗਾ ਫਿਰ ਕੱਲੇ। ਕੱਲੇ ਹੀ ਆਏ ਸੀ।

ਹਾਂ। ਕੱਲਿਆ ਨੇ ਜਾਣਾ, ਕੱਲੇ ਆਏ ਆ। ਹੂੰ। ਬਾਕੀ ਮੂਸੇ ਆਲੇ ਤੋਂ ਗਾਣੇ ਗੁਆ ਲੈਣਾ, ਤੇਰੇ ਪਿੰਡ ਦਾ। ਉਹੀ ਤਾਂ ਗੱਲ ਏ। ਉਹ ਵੀ ਤਾਂ ਕੱਲਾ ਈ ਗਿਆ।

ਇੱਥੇ ਹੀ ਛੱਡ ਗਿਆ ਹਵੇਲੀ। ਹੂੰ। ਸਾਰਾ ਕੁਛ ਇੱਥੇ ਹੀ ਛੱਡ ਗਿਆ। ਹੁਣ ਤਾਂ ਬਾਹਰੋਂ ਵੀ ਆਏ ਸੀ ਹਨਾ, ਉਹਨਾਂ ਦੇ ਪਿੰਡ ਗਾਣਾ ਅਹ ਗਾਣਾ ਲਵਾਉਣ ਥੋਡੇ ਪਿੰਡ। ਹਾਂ ਅਮਰੀਕਾ ਤੋਂ ਰੈਪਰ ਆਇਆ ਸੀ, ਰੈਪਰ ਜਾ ਸੀਗਾ।